ਤੇ ਰੰਗ ਬਰੰਗੀਆਂ ਬੱਤੀਆਂ ਜਗ ਰਹੀਆਂ ਹਨ ਤੇ ਸਟੋਲਾਂ ਕੋਲ ਲੜਕੇ ਖੜੇ ਹਨ।

ਇਧਰ ਸਾਨੂੰ ਇੱਕ ਇਮਾਰਤ ਨਜ਼ਰ ਆ ਰਹੀ ਹੈ।

ਇੱਧਰ ਸਾਨੂੰ ਇੱਕ ਗੱਡੀਆਂ ਦਾ ਸ਼ੋਰੂਮ ਦਿੱਖ ਰਿਹਾ ਹੈ।

ਕਾਂਟੇ ਤੇ ਕੁਝ ਬਾਲੀਆਂ ਤੇ ਹੱਥਾਂ ਦੇ ਵਿੱਚ ਪਾਉਣ ਵਾਲੇ ਬਰੇਸਲਟ ਕੜੇ--

ਤੇ ਇੱਕ ਆਦਮੀ ਉਹਨਾਂ ਦੀ ਵੀਡੀਓ ਬਣਾ ਰਿਹਾ ਨਜ਼ਰ ਆ ਰਹਾ ਹੈ।

ਤੇ ਕੁਛ ਖਾਲੀ ਗੱਤੇ ਦੀਆਂ ਡੱਬੇ ਪਏ ਹੋਏ ਹਨ।

ਇਧਰ ਸਾਨੂੰ ਇੱਕ ਰੈਸਟੂਰੈਂਟ ਨਜਰ ਆ ਰਹਾ ਹੈ।

ਤੇ ਬਹੁਤ ਸਾਰੇ ਮੇਜ ਤੇ ਕੁਰਸੀਆਂ ਲਗਾਏ ਗਏ ਹਨ।

ਤੇ ਹੋਰ ਵੀ ਕਾਫੀ ਸਾਰੇ ਪੋਸਟਰ ਲੱਗੇ ਹੋਏ ਹਨ ਨ।

ਤੇ ਬਹੁਤ ਸਾਰੇ ਆਦਮੀ ਉਹਨਾਂ ਦੇ ਕੋਲ--

ਤੇ ਇੱਕ ਕਾਲੇ ਰੰਗ ਦੀ ਮੋਟਰਸਾਈਕਲ ਖੜੀ ਨਜ਼ਰ ਆ ਰਹੀ ਹੈ।

ਤੇ ਇੱਕ ਆਦਮੀ ਇੱਕ ਬਿਜਲੀ ਵਾਲੀ ਤਾਰ ਦੇ ਕੋਲ ਖੜਾ ਨਜ਼ਰ ਆ ਰਿਹਾ ਹੈ।

ਲਿਖਿਆ ਹੋਇਆ ਹੈ ਤੇ ਦੁਕਾਨ ਦੇ ਬਾਹਰ--

ਜਿਸ ਦੇ ਅੰਦਰ ਲਾਲ ਤੇ ਕਾਲੇ ਰੰਗ ਦੀਆਂ ਟਾਈਲਾਂ ਲੱਗੀਆਂ ਹੋਈਆਂ ਹਨ।

ਤੇ ਕੁਰਸੀਆਂ ਦੇ ਉੱਪਰ ਲੜਕੇ ਬੈਠੇ ਹੋਏ ਹਨ।